ਹਜਾਰ ਰੁਪਏ ਤੱਕ ਦੀ ਕਿਸ਼ਤ ਬਣੇਗੀ ਬਸ. ਨਾਲੇ ਇਹ ਵੀ ਸੁਣਿਆ ਸੀ. ਕਈ ਵਾਰ ਜਦੋਂ ਆਪਾਂ online ਕੋਈ mobile order ਕਰਦੇ ਹਾਂ, ਚਲੋ offer ਚੱਲ ਰਹੀ ਹੁੰਦੀ ਹੈ ਵੀ ਇੰਨੇ percent off ਜਾਂ ਕੁੱਝ ਵੀ festival ਲਾ ਲੋ. ਪਰ ਨਾਂ ਕਈ ਵਾਰ fraud ਵੀ ਹੋ ਜਾਂਦਾ online ਤਾਂ ਇਸ ਤੋਂ better ਆਪਾਂ ਜੇ local ਆਪਣੇਂ ਕਿਸੇ shop ਤੋਂ showroom ਤੋਂ ਲਈਏ ਤੇ ਆਪਾਂ ਨੂੰ ਥੋੜਾ ਜਾਂ trust ਵੀ ਹੋਵੇ. ਉਂਵੇਂ ਤੁਹਾਡਾ ਕੋਈ ਜਾਣਕਾਰ ਹੈ? ਹਾਂਜੀ ਹਾਂ. ਇੱਧਰ redme ਦਾ showroom ਹੈਗਾ. ਓਹ best ਹੈ. redme ਆਪਣਾ ਹੁਣ Indian, made in India brand ਬਣ ਚੁੱਕਿਆ ਹੈ. ਇਸ ਕਰਕੇ redme ਦਾ showroom ਆਪਣਾ ਨੇੜੇ ਹੀ ਹੈ ਇੱਥੇ ਜਾਂ ਕੇ ਤੁਸੀਂ ਪਤਾ ਕਰ ਸਕਦੇ ਹੋ. EMI ਵਗੈਰਾ ਉੱਥੇ ਸਾਰਾ ਕੁੱਝ ਹੋ ਜਾਏਗਾ, guarantee ਵਗੈਰਾ ਸਭ ਦਿੰਦੇ ਨੇ. ਤੇ ਅਗਰ repairing ਦਾ ਓਹ ਵੀ ਉਨ੍ਹਾਂ ਦਾ ਉੱਥੇ ਹੀ ਹੈ, service center ਵੀ ਨੇੜੇ ਹੀ ਹੈ ਉਨ੍ਹਾਂ ਦਾ.

ਬਾਕੀ ਦੇ ਓਹਦੀ pricing ਸਭ ਤੋਂ ਜਿਆਦਾ main ਤਾਂ pricing ਹੀ ਹੁੰਦੀ ਹੈ, ਜਿਹੜੀ price ਆਪਾਂ ਮਤਲਬ ਜਿੰਨੇ ਪੈਸੇ ਖ਼ਰਚ ਕਰ ਰਹੇ ਹਾਂ. ਉਸ ਹਿਸਾਬ ਨਾਲ ਚੀਜ਼ ਆਪਾਂ ਨੂੰ ਮਿਲਣੀ ਚਾਹੀਦੀ ਹੈਂ ਇਸ 'ਚ redme ਵਧੀਆ ਹੈ, ਜਿੰਨੀ ਮਤਲਬ ਸਹੀ price ਤੇ ਓਹ ਸਾਰੇ feature ਆਪਾਂ ਨੂੰ provide ਕਰਵਾਉਂਦੇ ਨੇ, ਤੁਸੀਂ ਫਿਰ redme try ਕਰ ਸਕਦੇ ਹੋ. redme ਤੁਸੀਂ ਕਹਿ ਰਹੇ ਹੋ redme ਦਾ showroom ਵੀ ਨੇੜੇ ਹੈਂ ਆਪਾਂ EMI ਵੀ ਸਹੀ ਹੋ ਜਾਵੇਗੀ. ਕਿੰਨੇ ਤੋਂ ਕਿੰਨੇ ਤੱਕ ਦੇ model ਨੇ ਉੱਥੇ available ਜਿਹੜੇ ਆਪਾਂ ਨੂੰ ਇਸ time redme ਦੇ ਆਪਾਂ

starting range ਹੈਗੀ ਹੈ seven to eight thousand ਤੋ starting ਹੈਂ ਸੱਤ ਤੋਂ ਅੱਠ ਹਜ਼ਾਰ. ਇਸ ਤੋਂ ਬਾਅਦ ਵੱਧਦੀ ਜਾਂਦੀ ਹੈਂ ਦੱਸ ਹਜ਼ਾਰ, ਪੰਦਰਾਂ ਹਜ਼ਾਰ ਵੀਹ ਹਜ਼ਾਰ ਫਿਰ ਓਹਨਾਂ ਦੇ ਉਪਰ ਜਿਹੜੇ premium phones ਆ ਜਾਂਦੇ ਹੈ. ਓਹ ਤਾਂ ਬਹੁਤ ਜਿਆਦਾ best ਹੈ. ਉਨ੍ਹਾਂ ਦੇ features ਬਾਕੀ phones ਨਾਲੋ ਕਾਫ਼ੀ ਜਿਆਦਾ best ਹੈ. look wise ਸਭ ਕੁੱਝ ਵਧੀਆ ਓਹਨਾਂ ਦਾ ok. look wise ਜਿਵੇਂ ਆਪਾਂ phone ਦਾ weight ਵੀ ਘੱਟ ਹੁੰਦਾ ਹੈ ਨਾਂ, ਜਿਵੇਂ new model ਹੁੰਦਾ ਪਹਿਲਾਂ model ਹੁੰਦੇ ਸੀ ਉਨ੍ਹਾਂ ਦਾ . weight ਵੀ ਕਿੰਨਾ ਜਿਆਦਾ ਹੁੰਦਾ ਸੀ. ਭਾਰੀ ਹੋਣਾ ਹੁਣ ਜਿਵੇਂ technology ਆਈ ਜਾਂਦੀ ਹੈਂ ਓਵੇਂ-ਓਵੇਂ ਸਾਰੇ features ਵੀ ਵੱਧ ਆ ਰਹੇ ਨੇ.

ਦੇਖੋ ਹੁਣ tech technology ਦੇ ਨਾਲ ਚੱਲ ਰਹੇ ਹਾਂ ਆਪਾਂ five G ਵੀ ਆ ਗਏ . even ਕੀ ਹਜੇ ਤੱਕ four G ਚੱਲ ਰਹੇ ਸੀ. ਹੁਣ five G ਆਉਣ ਲੱਗ ਗਏ. networking ਉਨ੍ਹਾਂ ਦੀ ਸ਼ੁਰੂ ਹੋਈ ਹੈ ਤੇ ਜਿੰਨੇ ਵੀ five G ਦੇ phone ਆਏ ਨੇ ਇਨ੍ਹਾਂ ਦੇ phone ਵੀ ਕੁੱਝ ਦੱਸੋ ਇਨ੍ਹਾਂ ਬਾਰੇ ਵੀ. ਵੀ ਮਹਿੰਗੇ ਕਿਵੇਂ ਕੀ ਹੁੰਦਾ ਇਹਨਾਂ ਦਾ. ਮਹਿੰਗੇ ਬਸ ਅਅ ਆਪਣੇ features ਕਰਕੇ ਹੈ. ਬਸ ਜਿੰਨਾ ਮਤਲਬ ਓਹਨਾਂ ਦੀ manufacturing ਹੁੰਦੀ ਹੈ, ਜਿੰਨਾ ਪੈਸਾ ਓਹ ਆਪਣੇ ਹਿਸਾਬ ਨਾਲ ਲਗਾਉਂਦੇ ਹੈ. ਉਸ ਹਿਸਾਬ ਨਾਲ ਓਹ ਫਿਰ pricing ਰਖਦੇ ਆ ਅੱਗੇ phone ਦੀ ਬਾਕੀ five G ਤੁਹਾਨੂੰ ਪਤਾ ਹੀ ਹੈ ਜਦੋ ਆਪਾਂ ਛੋਟੇ ਸੀਗੇ. ਓਦੋਂ ਨਹੀਂ ਸੀ ਇੰਨਾ internet ਵਗੈਰਾ ਹੈ ਨਹੀਂ ਸੀ ਫਿਰ ਜਿਵੇਂ-ਜਿਵੇਂ ਤੇ ਓਦੋਂ ਪਹਿਲਾਂ ਤਾਂ two G ਸੀ, three G. ਫਿਰ ਹੁਣ four G ਤੱਕ ਹੁਣ ਅਪਣਾ five G ਵੀ launch ਹੋ ਗਿਆ ਕਾਫ਼ੀ ਏਰੀਏ 'ਚ. ਇਸ ਕਰਕੇ speed ਦਾ ਬਹੁਤ ਫਰਕ ਪੈਂਦਾ internet ਦੀ five G ਵਾਲੇ ਤਾਂ ਬਹੁਤ ਅਅ ਸੁਪਰ ਫ਼ਾਸਟ ਹੈ. ਤੇ "ok. technology ਤੋਂ ਥੋੜਾ ਜਿਹਾ ਮੈਨੂੰ ਇਹ ਵੀ ਦੱਸੋ, ਹੋਰ ਵੀ ਆਪਣੇ ਕੋਲੇ ਕਾਫੀ gadgets ਆ ਗਏ, ਜਿਵੇਂ laptop ਹੋ ਗਿਆ. ਪਹਿਲਾਂ ਆਪਣਾ ਤੇ mobile ਅਲੱਗ ਰਖਿਏ. ਹੁਣ ਤੁਸੀਂ ਦੇਖਲੋ ਜਿਹੜੀਆਂ apps ਕੱਲੇ mobile ਵਿੱਚ ਚਲਦਿਆਂ ਸੀ. ਓਹ ਅੱਜਕੱਲ PC ਵਿੱਚ ਵੀ, laptop ਵਿੱਚ ਵੀ, ਤੇ ਫ਼ਿਰ TAB ਓਹ ਸਾਰਾ ਕੁੱਝ technology ਦੇ ਨਾਲ-ਨਾਲ ਕਿੰਨਾ ਅੱਗੇ ਆ ਗਿਆ ਹੈ ਨਾਂ.

ਤੇ laptop ਤਾਂਹੀ ਉਨ੍ਹਾਂ ਨੇ create .

laptop ਆਪਾਂ ਜਿੱਥੇ ਮਰਜੀ ਲਿਜਾਂ ਸਕਦੇ ਹਾਂ. ਨਾਲ ਅਪਨੇ laptop ਦੇ ਵਿੱਚ ਹੋਏਗਾ ਤਾਂ ਵੀ ਆਪਾਂ ਜਿੱਥੇ ਮਰਜੀ ਜਾਂ ਸਕਦੇ ਹਾਂ . ਇਹ ਚੀਜ਼ ਅਅ ਬਹੁਤ ਵਧੀਆ technology ਜਿਵੇਂ ਵਧਦੀ ਜਾਂ ਰਹੀ ਹੈ ਅੱਗੇ-ਅੱਗੇ. ਓਵੇਂ ਨਵੇਂ-ਨਵੇਂ features ਕੱਡੀ ਜਾਂ ਰਹੇ ਨੇ.

ਤੇ ਆਪਣਾ ਜਿਵੇਂ.

ਕਰ ਰਿਹਾ ਸੀ ਤੁਸੀਂ laptop ਦੀ ਗੱਲ ਕਰ ਰਹੇ ਸੀ ਹੁਣ. ਵੀ ਪਹਿਲੇ laptop ਤੋਂ ਪਹਿਲਾਂ PC ਹੁੰਦੇ ਸੀ, ਜਿਨੂੰ ਆਪਾਂ ਇੱਕ ਜਗ੍ਹਾ ਤੋਂ ਨਹੀਂ ਓਹਦਾ ਕੰਮ ਜਿਵੇਂ ਹੁਣ ਆਪਾਂ ਫਿਰ ਓਹੀ ਗੱਲ ਤੇ ਆਈਏ mobile ਵਾਲੀ ਤੇ ਜਦੋਂ ਆਪਾਂ mobile ਖਰੀਦ ਦੇ ਹਾਂ ਉਸ ਵਿੱਚ ਆਪਾਂ ਨੂੰ laptop ਨਾਲੋਂ ਵੀ. ਜਿਆਦਾ features ਦੇਖਲੋ ਜੋ ਆਪਾਂ laptop 'ਚ ਨਹੀ ਕਰ ਸਕਦੇ mobile ਤੋਂ ਜਿਵੇਂ ਵੀ laptop ਆਪਣੀ ਜਗ੍ਹਾ ਸਹੀ ਹੈ mobile ਆਪਣੀ ਜਗ੍ਹਾ ਸਹੀ ਹੈ. ਕਿਉਂਕਿ mobile ਦਾ size ਛੋਟਾ ਹੁੰਦਾ pocket 'ਚ ਆਪਾਂ carry ਕਰ ਸਕਦੇ ਹਾਂ laptop ਲਈ ਆਪਾਂ ਨੂੰ ਅਲੱਗ ਇੱਕ bag ਰੱਖਣਾ ਪਏਗਾ ਓਹਦੇ ਸਾਰੇ equipments, charge ਲੱਗਾ ਲੋ, mouse ਲੱਗਾ ਲੋ, ਅਲੱਗ ਤੋਂ ਜੋ ਵੀ. ਹੈ ਨਾ. mobile ਆਪਾਂ ਆਪਣੀ pocket 'ਚ ਰੱਖ ਸਕਦੇ ਹਾਂ. ਇਸ ਕਰਕੇ mobile ਥੋੜਾ ਜਿਹਾ best ਹੈ laptop ਨਾਲੋਂ. mobile ਦਾ ਆਪਣਾ ਅਲੱਗ features ਨੇ. ਓਹਦੇ laptop ਦੇ ਅਲੱਗ ਨੇ ਕਿਉਂਕਿ laptop 'ਚ basically windows ਹੁੰਦੀ ਹੈ. ਤੇ mobile 'ਚ ਆਪਣੇ android ਜਾਂ IOS ਵਗੈਰਾ ਹੁੰਦੇ ਹੈ.

ਤੇ laptop 'ਚ mobile ਵਾਲਾ ਕੰਮ ਜਿਆਦਾ ਨਹੀ ਕਰ ਸਕਦੇ, ਇਸ ਕਰਕੇ ਦੋਨੋ ਅਲੱਗ-ਅਲੱਗ ਹੈ. ਜਦੋਂ ਦੀ technology ਆਪਣੇ ਉਰੇ ਜਿਆਦਾ ਚੱਲੀ ਹੈ .ਉਸ ਤੋਂ ਆਪਣੀ life change ਨਹੀਂ ਹੋ ਗਈ ਹੈ. ਜਿਵੇਂ ਪਹਿਲਾਂ ਲੋਕ ਹੁੰਦੇ ਸੀ ਉਸ ਨਾਲੋਂ better life ਕਿਤੇ ਇਸਦੇ ਫ਼ਾਈਦੇ ਵੀ ਨੇ, ਕਿਤੇ technology ਦੇ ਨੁਕਸਾਨ ਵੀ ਨੇ. ਪਰ ਜਿੱਥੇ ਤੱਕ ਇਨਸਾਨ technology ਦੇ base ਤੇ ਬਹੁਤ ਅੱਗੇ ਨਹੀਂ ਵੱਧ ਚੁੱਕਿਆ ਹੈਗਾ? main ਆਪਣੇ ਤੇ ਮਤਲਬ ਅਅ ਫ਼ਰਕ ਇਹੀ ਪਿਆ ਇਨਸਾਨਾਂ ਤੇ ਜਿਹੜਾ ਅਅ ਆਪਣਾ ਕੰਮ ਸੀ. ਓਹ ਪਹਿਲਾਂ ਨਾਲੋਂ ਜਿਆਦਾ ਫਾਸਟ ਹੋ ਗਿਆ, ਜਿਆਦਾ easy ਹੋ ਗਿਆ.

ਫਿਰ ਜਦੋਂ mobile phone launch ਹੋਏ, ਉਸਦੇ ਨਾਲ ਹੀ ਫਿਰ calling ਵਾਲਾ system ਆਇਆ ਪਹਿਲਾਂ landline phone ਆਉਂਦੇ ਸੀਗੇ.

ਇਸ ਕਰਕੇ ਬਹੁਤ, ਬਹੁਤ ਫਾਇਦੇ ਹੈ technology ਦੇ. ਨਹੀਂ ਤੁਸੀਂ ਹੁਣ ਕਿਹ ਰਹੇ ਹੋ ਜਿਵੇਂ ਆਪਾਂ ਕਿਸੇ ਵੀ ਬੰਦੇ ਨੂੰ ਕਦੋਂ ਵੀ ਕਾਲ ਕਰਕੇ ਮਿਲ ਸਕਦੇ ਹਾਂ. ਤੁਹਾਨੂੰ ਇਹ ਨਹੀ ਲੱਗਦਾ ਇਸ ਨਾਲ ਰਿਸ਼ਤੇ ਵੀ ਖ਼ਤਮ ਹੋ ਰਹੇ ਹੈ.

ਮੈਂ ਤੂੰ ਇਥੇ ਆਜਾ ਨਾਲ ਹੀ ਮਿਲਕੇ ok, ਤੁਹਾਨੂੰ ਓਹ ਨਹੀਂ ਲੱਗਦਾ ਵੀ ਜਦੋਂ ਦੀ technology ਆਈ ਹੈ, ਓਦੋਂ ਤੋਂ ਰਿਸ਼ਤੇ ਵੀ ਖ਼ਤਮ ਹੋ ਰਹੇ ਨੇ ਵਿੱਚ ਵੀ ਫਰਕ ਪੈ ਰਿਹਾ ਹੈ.

culture ਤੇ ਬਹੁਤ ਜਿਆਦਾ ਫ਼ਰਕ ਪਿਆ ਹੁਣ ਅੱਜਕਲ੍ਹ ਛੋਟੇ-ਛੋਟੇ ਬੱਚੇ. phone ਚੁੱਕੀ ਫਿਰਦੇ ਨੇ. ਆਪਣਾ ਮਤਲਬ ਪੜਾਈ ਨਾਲੋਂ ਜਿਆਦਾ time ਉਹ phone ਤੇ ਲਾਉਂਦੇ ਨੇ, ਜਿਦੇ ਨਾਲ ਉਨ੍ਹਾਂ ਦੇ ਅੱਖਾਂ ਤੇ ਵੀ ਕਾਫੀ ਅਸਰ ਹੋ ਰਿਹਾ.

ਹਾਂਜੀ. ਓਹੀ ਗੱਲ ਕਰ ਰਿਹਾ ਮੈਂ ਅਅ ਜਿੰਨੇ ਫਾਇਦੇ ਹੁੰਦੇ ਨੇ ਨੁਕਸਾਨ ਹੁੰਦੇ ਨੇ ਪਰ technology ਦੇ ਨੁਕਸਾਨ ਥੋੜੇ ਜਿਆਦਾ ਨੇ. ਦੇਖੋ ਪਹਿਲਾਂ ਆਪਣਾ time ਹੁੰਦਾ ਸੀ, ਜਦੋ ਆਪਣਾ ਬਚਪਨ ਸੀ ਓਦੋ ਆਪਾਂ outdoor game ਖੇਡਦੇ ਹੁੰਦੇ ਸੀ. ਬਾਹਰ ਖੇਡਣਾ ਅਅ cricket ਲਾ ਲੋ, volleyball ਲਾ ਲੋ, ਫੁਟਬਾਲ ਲਾ ਲੋ, hockey ਲਾ ਲੋ, ਹੈ ਨਾ. ਕਿੰਨੀਆ games ਨੇ ਜਿਹੜੀਆਂ outdoor ਨੇ ਵੀ ਘਰ ਦੇ ਅੰਦਰ ਆਪਾਂ ਨਹੀਂ ਖੇਡ ਸਕਦੇ ਹੈਗੇ ਪਰ ਜਦੋ ਏਹ technology ਆਈ ਹੈ ਓਦੋ ਤੋਂ. ਬੱਚੇ ਕੋਲ mobile ਹੈ. ਓਹ mobile ਵਿੱਚ ਹੀ game ਖੇਡਣਾ ਪਸੰਦ ਕਰਦੇ ਨੇ. ਓਹ ਬਾਹਰ ਨਿਕਲਦੇ ਨਹੀਂ ਹੈਗੇ. ਛੋਟੇ ਹੁੰਦੇ ਤੋਂ ਬੱਚੇ ਦੇ specs ਲੱਗ ਜਾਂਦੀ ਹੈ. ਨਿਗਾਹ ਘੱਟ ਹੋ ਗਈ . ਓਹਦੇ ਕਰਕੇ ਓਹ ਚਾਹੁੰਦੇ ਨਹੀਂ ਹੈਗੇ, ਅਸੀਂ ਬਾਹਰ ਜਾ ਕੇ ਉਨ੍ਹਾਂਨੂੰ ਬਸ mobile phone ਚਾਹੀਦਾ ਓਹ ਦੇਖਕੇ game ਖੇਡਣੀ ਓਹਦੇ 'ਚ ਹੀ, study ਕੀ, even ਅੱਜਕਲ੍ਹ mobile 'ਚ ਹੀ ਹੋਣ ਲੱਗ ਗਈ ਹੈ. books download ਕਰਕੇ apps ਐਸੀਆਂ ਆ ਚੁੱਕੀ technology ਕਰਕੇ ਵੀ.

books ਖਰੀਦਣ ਦੀ ਵੀ ਲੋੜ ਨਹੀਂ ਹੈਗੀ. ਬੱਚੇ app ਤੋ download ਕਰਕੇ ਉੱਥੇ ਹੀ reading ਕਰ ਲੈਂਦੇ ਨੇ, ਜਿਵੇਂ ਕਿ ਦੇਖੋ ਪਹਿਲਾਂ books ਪੜ੍ਹਨ ਲਈ ਲਾਇਬ੍ਰੇਰੀਆਂ ਹੁੰਦੀਆਂ ਸੀ . ਲਾਇਬ੍ਰੇਰੀ 'ਚ ਅਅ ਐਸੀਆਂ books ਜਿਹੜੀਆਂ ਮਾਰਕੀਟ ਵਿੱਚ ਨਹੀਂ ਹੁੰਦੀਆਂ ਸੀ ਲਾਇਬ੍ਰੇਰੀ ਵਿੱਚ store ਹੁੰਦੀਆਂ ਸੀ. ਪੜ੍ਹਨ ਜਾਂਦੇ ਹੁੰਦੇ ਸੀ special time, books ਵੀ time ਲਿਮਟ ਲਈ ਮਿਲਦੀਆਂ ਸੀਪਰ ਜਦੋਂ ਦੀ technology. ਦੇ ਨਾਲ mobile phone 'ਚ ਸਾਰਾ ਕੁਝ ਹੋਣ ਲੱਗ ਗਿਆ ਨੇ ਕਿਸੇ ਨੂੰ ਮਿਲਣਾ ਸਾਰਾ ਦਿਨ ਆਪਣਾ ਇਹ ਤੁਹਾਨੂੰ ਲੱਗਦਾ ਨੀ ਨੁਕਸਾਨ ਬਹੁਤ ਕਰ ਰਿਹਾ ਇਹ. ਹਾਂਜੀ, ਹਾਂ. ਨੁਕਸਾਨ ਸਿਰਫ ਅਅ ਇਨਸਾਨਾਂ ਨੂੰ ਹੀ ਨਹੀ ਹੈ ਤੇ ਪਕਸ਼ਿਆ ਨੂੰ ਵੀ ਬਹੁਤ ਜਿਆਦਾ ਨੁਕਸਾਨ ਹੋ ਰਿਹਾ, ਜਿਹੜੇ ਆਪਣੇ mobiles ਲਈ ਜਿਹੜੇ towers ਲਗਾਏ ਜਾਂਦੇ ਨੇ. ਓਹਦੇ ਕਰਕੇ radiation ਬਹੁਤ ਜਿਆਦਾ ਫੈਲ ਰਹੀ ਹੈ ਜਿਦੇ ਨਾਲ ਪਕਸ਼ਿਆ ਨੂੰ ਬਹੁਤ ਨੁਕਸਾਨ ਹੋਇਆ ਇਸ ਨਾਲ. ਨੁਕਸਾਨ ਤਾਂ ਹੈਗੇ ਹੈਂ but ਦੇਖਿਆ ਜਾਏ ਤਾਂ ਫਾਇਦੇ ਆਪਣੇ-ਆਪਣੇ ਨੁਕਸਾਨ ਆਪਣੀ ਜਗ੍ਹਾ. ਹੁਣ ਤੁਸੀਂ ਜਿਵੇਂ ਤੁਸੀਂ ਕਿਹ ਰਹੇ ਹੋ ਬੱਚੇ ਅੱਜਕਲ੍ਹ ਫੋਨਾਂ ਤੇ ਜਿਆਦਾ. ਆਪਾਂ ਬਹੁਤ ਵਧੀਆ ਸਾਰੇ ਮਿਲਜੁਲ ਕੇ ਰਹਿੰਦੇ ਸੀ, ਖੇਡਦੇ ਹੁੰਦੇ ਸੀਗੇ ਆਪਸ 'ਚ. ਉਹ time ਬਹੁਤ ਵਧੀਆ ਸੀਗਾ. ਪਰ ਅੱਜ ਦੇ time 'ਚ. ਸਿਰਫ ਜਿਨੂੰ ਆਪਣਾ profession ਮਤਲਬ ਖੇਡ sports ਵਿੱਚ profession ਬਸ ਓਹੀ ਆਪਣਾ ਗੇਮਾਂ ਵਗੈਰਾ ਕੰਨੀਂ ਧਿਆਨ ਦਿੰਦਾ ਨਹੀ ਤਾਂ. ਕੋਈ ਆਪਣਾ ਘਰ ਤੋਂ ਬਾਹਰ ਨਿਕਲ ਕੇ ਰਾਜੀ ਨਹੀਂ. ਜਿੱਥੇ ਆਪਾਂ ਇਨ੍ਹਾਂ ਦੇ ਨੁਕਸਾਨ ਦੀ ਗੱਲ ਕਰ ਰਹੇ ਹਾਂ, ਦੇਖਿਆ ਜਾਵੇ ਤਾਂ ਫਾਇਦੇ ਵੀ ਨੇ ਇੱਕ ਹੁਣ ਦੇਖੋ mobile 'ਚ ਐਸੀ apps ਵੀ ਆ ਗਈ ਆਪਾਂ ਨੂੰ ਬੈਂਕ ਤੱਕ ਜਾਣ ਦੀ ਲੋੜ ਵੀ ਨਹੀ ਆਪਾਂ ਘਰ ਬੈਠੇ ਵੀ ਆਪਣੇ account ਤੋ transaction ਕਰ ਸਕਦੇ ਹਾਂ.

ਇਸ ਨਾਲ ਅਅ ਦੇਖੋ ਆਪਾਂ ਨੂੰ call ਕਰਦੇ ਬੰਦੇ ਤੋਂ ਓਹਦਾ account number detail ਮੰਗਵਾਂਦੇ ਓਹਦੇ ਵਿੱਚ ਆਪਾਂ send ਕਰ ਦਿੰਦੇ ਹਾਂ ਅਅ transaction complete. ਬੈਂਕ 'ਚ ਆਪਾਂ ਨੂੰ ਜਾਣ ਦੀ ਲੋੜ ਨਹੀਂ ਹੈਗੀ. ਹਾਂਜੀ ਹਾਂ ਬਿਲਕੁਲ ਸਹੀ ਕਿਹ ਰਹੇ ਹੋ. ਬਸ ਇਹੀ ਹੈ technology ਆਪਣੀ ਜਿਵੇਂ-ਜਿਵੇਂ ਅੱਗੇ ਵਧਦੀ ਜਾ ਰਹੀ ਹੈ. ਨਵੇਂ-ਨਵੇਂ feature ਆਈ ਜਾਂ ਰਹੇ ਹੈ. ਪਹਿਲਾਂ CCTV camera ਨਹੀਂ ਹੁੰਦੇ ਸੀਗੇ.

ਹੁਣ ਘਰ ਦੀ ਰਖਵਾਲੀ ਆਪਣਾ ਬੰਦਾ ਜਿੱਥੇ ਮਰਜੀ ਬੈਠਾ ਹੋਵੇ ਆਪਣਾ ਘਰ ਦੇਖ ਸਕਦਾ ਹਾਂ ਵੀ ਘਰੇ ਕੌਣ ਆ ਰਿਹਾ ਕੌਣ ਜਾਂ ਰਿਹਾ. ਬਹੁਤ ਫਾਇਦੇ ਹੈ, ਅਪਨੇ, ਅਪਨੇ ਓਹਦੇ technology ਦੇ ਹਾਂਜੀ ਵੀਰੇ ਹੁਣ ਤੁਸੀਂ ਕੈਮੇਰੇ ਦੀ ਗੱਲ ਕਿੱਤੀ ਕੈਮਰੇ ਵੀ ਕਈ ਤਰਾਂ ਦੇ ਹੁੰਦੇ ਨੇ. ਹੈ ਨਾ ਹੁਣ ਦੇਖੋ ਜਿਵੇਂ mobile ਦੀ ਗੱਲ ਕਰ ਰਹੇ ਸੀ ਆਪਾਂ ਹੁਣ ਤਾਂ ਕੈਮਰੇ ਵੀ mobile ਨਾਲ attached ਹੋ ਜਾਂਦੇ ਨੇ ਆਪਾਂ ਕੀਤੇ ਬੈਠੇ ਵੀ ਆਪਣਾ ਘਰ. ਦੇਖ ਸਕਦੇ ਹਾਂ ਵੀ ਆਪਣੇ ਘਰ ਦੇ ਅੰਦਰ ਜਾਂ ਘਰ ਦੇ ਬਾਹਰ ਇੱਧਰ-ਉੱਧਰ ਵੀ ਕੀ ਹਲਚਲ ਹੋ ਰਹੀ ਹੈ ਵੀ ਕੋਈ ਐਸੀ ਗੱਲ ਤਾਂ ਨਹੀ ਵੀ ਜੇਹੜੀ abnormal ਹੋਵੇ ਆਪਾਂ ਸਾਰਾ ਕੁਝ ਆਪਾਂ ਇੱਕ mobile ਵਿੱਚ ਦੇਖ ਸਕਦੇ ਹਾਂ ਇੰਨਾ. technology ਨੇ ਇਨਾਂ ਓਹ ਕਰ ਲਿਆ, ਕਰ ਲਿਆ ਹਾਂਜੀ ਹਾਂ smartphone ਹੁਣ ਦੇਖਲੋ ਪਹਿਲਾਂ simple phone ਆਂਦੇ ਸੀ ਬਿਨਾਂ ਕੈਮਰੇ ਆਲੇ ਫਿਰ ਹੋਲੀ-ਹੋਲੀ ਓਹਨਾਂ ਵਿੱਚ ਕੈਮਰੇ ਆਏ.

ਅੱਜ ਦੇ time ਵਿੱਚ phone ਹੀ ਆਪਣਾ ਸੱਬ ਕੁੱਝ ਹੈ

ਸਾਰੀ ਜਾਣਕਾਰੀ phone ਦੇ ਵਿੱਚ ਹੀ ਹੈ . ਹਾਂਜੀ, ਹਾਂਜੀ. ਜਿਵੇਂ ਇਸ ਵਿੱਚ ਇੱਕ video ਕਾਲ ਦਾ option ਹੁੰਦਾ. ਹੈ ਨਾਂ ਜੀ video recording ਦਾ option ਹੁੰਦਾ, ਫੋਟੋ ਕਲਿਕ ਕਰਨ ਦਾ, ਫੋਟੋ send ਕਰਨ ਦਾ video ਦਾ option ਹੈ ਪਹਿਲਾਂ ਲੋਕੀ special ਕੈਮਰੇ. ਚਾਹੀਦੇ ਹੁੰਦੇ ਸੀ video shoot ਕਰਨ ਦੇ ਲਈ ਹੁਣ ਆਪਣੇ ਕੋਲ ਆਪਣੀ pocket ਦੇ ਵਿੱਚ mobile ਹੁੰਦਾ ਆਪਾਂ ਕੀਤੇ ਵੀ ਜਾਕੇ four K HD ਕਿਵੇ ਵੀ ਤਰਾਂ ਦੀ ਆਪਾਂ video ਬਣਾ ਸਕਦੇ ਹਾਂ ਹੈ ਨਾਂ. ਆਪਣੇ mobile ਨਾਲ ਓਹ ਆਪਾਂ ਕਿਸੇ ਨੂੰ ਵੀ send ਕਰ ਸਕਦੇ ਹਾਂ ਆਪਣੇ ਕੋਲ.

ਓਹ ਪਾਓ phone ਦੀ ਕਿਵੇਂ ਅਲੱਗ-ਅਲੱਗ ਹੁੰਦੀ ਹੈ. ਕਿੰਨੇ ਤੱਕ expandable ਹੁੰਦੀ ਹੈ. ਓਹ ਤੁਸੀਂ ਮੈਨੂੰ RAM ਤੇ ROM ਦੋਨੇ ਦੱਸਿਓ.

ਅੱਠ GB ਦੋ ਸੋ ਛਪੰਜਾ ਬਾਹਰ ਜਿੰਨੀ ਮਰਜੀ ਚਾਹੇ ਇਸ ਹਿਸ਼ਾਬ ਨਾਲ ਤੁਹਾਨੂੰ

ok ok. ਜਿਵੇਂ ਹੁਣ ਆਪਾਂ expandable ਕਰ ਸਕਦੇ ਹਾਂ ਤੁਸੀਂ ਦੱਸਿਆ ਤੇ ROM ਦਾ ਜਿੰਨੀ ਜਿਆਦਾ ROM ਹੋਵੇਗੀ ਓਹਦਾ ਉਨਾਂ ਹੀ ਫਾਇਦਾ ਹੋਏਗਾ ਕੀ ਆਪਣਾ ਜਿਹੜਾ phone ਆ ਓਹ slow ਨਹੀਂ ਹੋਏਗਾ ਜਾਂ ਕਿਵੇਂ ਵੀ ਮੈਂ ਹੁਣ ਤੁਹਾਨੂੰ ਸਭ ਤੋਂ ਪਹਿਲਾਂ problem ਇਹੀ ਦੱਸੀ ਸੀ ਵੀ ਮੇਰਾ ਜਿਹੜਾ ਪੁਰਾਣਾ model ਏਂ ਓਹ ਕਾਫੀ.

ਪਰ ਤੁਹਾਨੂੰ ਪਤਾ ਇੱਕ ਵਾਰੀ ਜਦੋ ਚੀਜ਼ ਟੁੱਟ ਜਾਂਦੀ ਹੈ ਫਿਰ ਓਹ ਦੁਬਾਰਾ ਨਹੀਂ ਓਵੇਂ ਦੀ ਹੁੰਦੀ ਹੈ ਨਾਂ. ਮੈਂ ਇੱਕ ਵਾਰ ਦੁਵਾਰਾ ਵੀ care 'ਚੋਂ ਉਸ ਤੋਂ ਪੂਰਾ checkup ਕਰਵਾਇਆ ਓਹ ਕਹਿੰਦੇ ਵੀ. phone ok ਹੈ ਸਾਡੇ ਵੱਲੋਂ ਅਸੀਂ original ਸਾਰੀ ਇਹਦੀ display folder ਸਾਰੀ ਪਾ ਕੇ ਦਿੱਤੀ ਹੈ . ਤੇ ਫਿਰ ਵੀ ਉਸ ਤੋਂ ਬਾਅਦ ਵੀ repair ਕਰਵਾਉਣ ਤੋਂ ਬਾਅਦ ਵੀ ਓਹ ਮੈਨੂੰ problem ਦੇ ਰਿਹਾ ਸੀ. hang ਵੀ ਹੋ ਗਿਆ even ਕੀ ਨਾ ਮੈਂ ਕੋਈ ਮੇਰੀ important meeting ਚੱਲ ਰਹੀ ਸੀ. online google meet ਤੇ ਆਪਾਂ ਕਰਦੇ ਹਾਂ ਨਾਂ ਅੱਜਕਲ੍ਹ. ਓਹ ਚਲਦੇ ਚਲਦੇ hang ਹੋ ਗਿਆ.

ok ok. ਤਾਹੀਂ ਮੈਂ ਤੁਹਾਨੂੰ RAM ਤੇ ROM ਬਾਰੇ ਪੁੱਛਿਆ ਸੀ ਨਾਂ, ਵੀ ਇਹਦੇ ਨਾਲ ਜੇ ਆਪਾਂ ਪਹਿਲਾਂ ਹੀ shop ਤੇ ਜਾਣ ਤੋਂ ਪਹਿਲਾਂ ਹੀ ਆਪਾਂ ਨੂੰ ਪੂਰਾ proper ਆਪਾਂ check ਕਰਕੇ ਜਾਇਏ ਹੈ ਨਾਂ. ਕਿਵੇਂ-ਕਿਵੇਂ ਆਪਾਂ ਉੱਥੇ ਜਾਂ ਕੇ ਆਪਾਂ ਨੂੰ ਹੈ.

search ਕਰ ਸਕਦੇ ਆ even ਕੀ ਕੁੱਝ ਵੀ, ਜੋ ਵੀ ਆਪਣੇ mind ਵਿੱਚ ਆਉਂਦਾ ਓਹ ਆਪਾਂ google ਤੇ search ਕਰ ਸਕਦੇ ਹਾਂ ਜੋ ਆਪਾਂ ਨੂੰ ਨਹੀ ਪਤਾ ਲੱਗ ਰਿਹਾ. ਕੋਈ ਵੀ location, ਕੋਈ ਵੀ ਏਰੀਆ, ਕੋਈ ਵੀ route, ਕਿਸੇ phone ਦੇ inbuild features ਕੀ ਨੇ ਉਨ੍ਹਾਂ ਦੀ ਕੋਈ ਵੀ ਕੁੱਝ ਵੀ technology inbuild ਕਿਵੇਂ ਬਣਦੀ ਹੈ. ਜਿਵੇਂ ਗੱਡੀ ਚਲਾਨਾਂ driving classes. technology ਨੇ ਇੰਨਾ ਸੌਖਾ ਕਰਤਾ online studies ਲਾ ਲੋ, online meeting ਲਾ ਲੋ, business.ਕੁੱਝ ਵੀ ਅੱਜਕਲ੍ਹ online ਹੋ ਚੁੱਕਿਆ ਸਾਰਾ ਕੁੱਝ even ਕੀ transaction ਵੀ ਪਹਿਲਾਂ. ਬੈਂਕ ਜਾਣਾ ਹੁਣ ਓਹ ਬੈਂਕ ਵੀ ਜਾਣਾ ਬੰਦ ਹੋ ਗਿਆ. ਬੰਦਾ ਆਪਣੇ mobile ਵਿੱਚ ਹੀ ਇੰਨਾ ਕੁੱਝ ਕਰ ਲੈਂਦਾ ਵੀ ਓਹਨੂੰ ਇੱਕ ਜਗ੍ਹਾ ਬੈਠੇ-ਬੈਠੇ ਓਹ ਦਿਨ ਦੇ ਸੌ ਕੰਮ ਆਪਣੇ mobile ਤੋਂ ਕਰ ਲੈਂਦਾ. ਦੇਖੋ ਹੁਣ ਜਿਵੇਂ online shopping ਅੱਜਕਲ੍ਹ ਬਹੁਤ trend ਚੱਲ ਰਿਹਾ ਵੀ online shopping online ਮੰਗਵਾਓ ਚਾਹੇ ਉਹ ਘਰ ਦਾ ਸਮਾਨ ਹੈ, ਚਾਹੇ ਉਹ ਕਪੜੇ ਨੇ, ਚਾਹੇ ਕੁੱਝ ਵੀ ਨੇ. ਹਜੇ ਤਾਂ ਆਪਾਂ ਨੂੰ ਇਹ ਨਹੀ ਪਤਾ ਕਿ ਆਉਣ ਵਾਲੇ time 'ਚ ਕੀ ਕੁੱਝ ਆਪਣਾ future 'ਚ ਆਪਣਾ change ਹੋਜੇਗਾ. ਹੋਰ ਹੁਣ ਤਾਂ ਬਲਕਿ electric cars ਵੀ ਆਉਣ ਲੱਗ ਗਈ . electric cars ਤਾਂ ਅੱਜਕਲ੍ਹ ਬਹੁਤ ਮਤਲਬ trending ਤੇ ਚੱਲ ਰਹੀ ਹੈ company ਆਪਣਾ ਬਹੁਤ ਜਿਆਦਾ ਧਿਆਨ electric cars ਕੰਨੀ ਦੇ ਰਹੀ ਕਿਉਂਕਿ ਇਹਦੇ ਨਾਲ ਆਪਣਾ fuel ਬਚੇਗਾ ਹੈ ਨਾ.

ਤੇ ਬਹੁਤ ਵਧੀਆ ਆਪਣਾ ਬੱਸ ਕਾਰ ਨੂੰ charge ਕਰੋ. ਤੇਲ ਪਾਉਣ ਦੀ ਲੋੜ ਨੀ ਜਿਥੇ ਮਰਜੀ ਆਪਾਂ travel ਕਰ ਸਕਦੇ ਹਾਂ. ਠੀਕ ਹੈ. ਜਿਵੇਂ ਤੁਸੀਂ ਗੱਲ ਕਰ ਰਹੇ ਹੋ technology ਦੀ ਵੀ cars 'ਤੇ ਹੈ ਨਾਂ ਵੀ ਹੁਣ automatic ਵੀ ਦੇਖੋ cars ਆ ਗਈਆਂ tesla company ਹੈ ਜਿਵੇਂ ਉਨ੍ਹਾਂ ਦੀਆਂ electric cars ਨੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਖਰਚਾ ਵੀ ਘੱਟ ਹੈ manufacturing ਵੀ ਸਹੀ ਹੋ ਜਾਂਦੀ ਹੈ. ਨਾਲੇ ਇਹ ਹੈ ਵੀ ਇੰਨਾ ਕੁ technology ਨੇ ਵਿਕਾਸ ਕਰ ਲਿਆ ਵੀ ਬੰਦਾ even ਕਿ ਆਪਣੀ ਕਾਰ 'ਚ ਬੈਕੇ ਸੋ ਵੀ ਸਕਦਾ ਤਾਂ ਵੀ ਓਹਨੂੰ proper navigation ਲੱਗਾ ਕੇ set ਕਰਕੇ ਕਾਰ ਆਪਣੇ location ਤੇ ਜਾਏਗੀ ਓਸੇ route ਤੇ ਜਾਏਗੀ ਜਿਹੜਾ route set ਕੀਤਾ ਹੋਏਗਾ . ਉਹ ਦੇਖੋ ਜਿਹੜੇ-ਜਿਹੜੇ roadside 'ਤੇ white, white strip ਹੁੰਦੇ ਨੇ ਉਹ ਦੇਖੋ ਸਿਰਫ ਕਾਰ ਇੱਕ ਆਪ ਖੁੱਦ .

ਓਹ use ਕਰਕੇ navigation ਖੁੱਦ ਚਲਦੀ ਹੈ ਕਾਰ ਦੇਖੋ technology ਨਹੀ ਕਹਾਂਗੇ ਆਪਾਂ ਇਸ ਨੂੰ ਕੀ ਕਹਾਂਗੇ ਫ਼ਿਰ . "ਇਹ ਸਾਰਾ feature ਅਅ main ਓਹਦਾ AI ਦਾ ਇਸ ਦੇ base ਤੇ ਸਾਰਾ working ਅੱਗੇ ਹੁੰਦਾ ਹੈ. artificial ਦੇ time ਵਿੱਚ ਇਸੀ ਨੇ ਜਿਆਦਾ ਆਪਣਾ ਅਅ involve ਕਰ ਲਿਆ ਹਰ ਚੀਜ ਵਿੱਚ artificial intelligence ਹੋਏਗੀ. ਚਾਹੇ ਕੈਮਰੇ, ਚਾਹੇ phone. ਕੋਈ ਵੀ electronic ਚੀਜ਼ ਹੋਏਗੀ ਅੱਗੇ ਚਲਕੇ. ਬਸ ਬੰਦੇ ਨੂੰ, ਉਹਨੂੰ ਅੱਗੇ command ਦੇਣੀ ਪਏਗੀ ਹੈ ਨਾ ਕਿ ਹਾਂ ਵੀ ਕਿਵੇਂ-ਕਿਵੇਂ ਕਰਨਾ ਓਹ ਆਪਣੇ ਆਪ set ਕਰਲੇਗਾ ਹਾ ਵੀ ਕਿਹੜੇ time ਤੇ ਕੀ ਕੰਮ ਕਰਨਾ. ਤਾਂ ਇਹ ਅੱਗੇ ਵਾਲੇ ਆਉਣ ਵਾਲੇ time ਵਿੱਚ ਇਹੀ ਚੀਜ਼ ਹੋਣ ਵਾਲੀ ਹੈ.

ਬੰਦੇ ਕੰਮ ਕਰਦੇ ਹੁੰਦੇ ਸੀ ਉਨ੍ਹਾਂ ਦੀ ਜਗ੍ਹਾ ਇਨਸਾਨ ਕੰਮ ਕਰਦੇ ਹੁੰਦੇ ਸੀ. ਮਸ਼ੀਨਾ ਦੀ ਜਗ੍ਹਾ. ਜਿਵੇਂ-ਜਿਵੇਂ ਮਸ਼ੀਨਾ ਆਈ ਗਈਆਂ, ਤੁਹਾਨੂੰ ਇਹ ਨਹੀਂ ਲੱਗਦਾ ਵੀ ਇੱਕ side ਤੇ ਬੇਰੁਜਗਾਰੀ ਵੀ ਵਧੀ ਹੈ. ਕਿਉਂਕਿ ਇਨਸਾਨਾਂ ਦਾ ਕੰਮ ਪਹਿਲਾਂ factory ਦੇਖੋ ਕਿਡੀਆਂ ਹੁੰਦੀਆਂ ਸੀ . ਲੋਹਾ ਓਹ ਖੁੱਦ ਗਰਮ ਕਰਦੇ ਸੀ ਫਿਰ ਓਹ ਖੁੱਦ ਓਹਨਾਂ ਨਾਲ ਓਜਾਰ ਬਣਾਉਂਦੇ ਹੁੰਦੇ ਸੀ. ਪਰ ਹੁਣ ਇਹ ਸਾਰਾ ਕੰਮ ਸਿਰਫ ਮਸ਼ੀਨਾ ਕਰ ਰਹੀਆਂ ਨੇ ਓਹੀ ਉਨ੍ਹਾਂ ਨੂੰ mold ਕਰਦੀਆਂ ਨੇ ਸਾਰਾ ਕੁਝ ਮਸ਼ੀਨਾ ਕਰ ਰਹੀਆਂ ਨੇ ਉਨ੍ਹਾਂ ਨੇ ਬਟਨ ਦਬਾਨਾ set ਕਰਨਾ ਦੇਖੋ ਤੁਸੀਂ ਵੱਡਿਆਂ-ਵੱਡਿਆਂ ਫੈਕਟਰੀਆਂ ਪਹਿਲਾਂ ਇੰਨੀ production ਨਹੀਂ ਹੁੰਦੀ ਸੀ . manpower ਨਾਲ ਕੰਮ ਹੁੰਦੇ ਸੀ. ਓਹ limited ਕੰਮ ਹੁੰਦਾ ਸੀ. ਹੁਣ ਦੇਖੋ ਦਿਨ ਨੂੰ ਵੀ ਰਾਤ ਨੂੰ ਵੀ ਫੈਕਟਰੀਆਂ ongoing ਚੱਲ ਰਹੀਆਂ ਨੇ ਜਿਸ ਦੇ ਨਾਲ ਆਪਣੇ atmosphere ਤੇ ਵੀ ਕਿੰਨਾ ਫ਼ਰਕ ਪੈ ਰਿਹਾ ਹੈ.

ਗੇਰ ਦੇ ਨੇ ਉਹ direct ਹੀ chemical ਕਿੰਨਾ ਹੁੰਦਾ ਜਿਸ ਤੋਂ ਅਲੱਗ-ਅਲੱਗ ਉਹ Metal ਬਣਦੇ ਨੇ ਜਿਵੇਂ tire ਲਾ ਲੋ. ਓਹ waste ਤੋਂ ਬਣਦਾ. ਉਹ ਫੈਕਟਰੀ ਵਿੱਚ ਬਣਦਾ ਜਿਹੜਾ ਓਹਦਾ waste ਹੁੰਦਾ ਉਹ ਪਾਣੀ ਵਿੱਚ ਜਾ ਰਿਹਾ ਫਿਰ ਓਹੀ ਪਾਣੀ ਜਾਨਵਰ ਪੀਂਦੇ ਨੇ ਹੈ ਨਾਂ ਨਦੀਆਂ ਵਿਚੋਂ ਉਹ ਬੀਮਾਰ ਹੁੰਦੇ ਨੇ. ਇਸ ਤਰਾਂ virus ਜੋ ਵੀ ਲਾ ਲੋ ਤੁਸੀਂ ਫੈਲਦੇ ਨੇ. technology ਇੱਥੇ ਇਹਦੇ ਫਾਇਦੇ ਆਪਾਂ ਕਿਹ ਸਕਦੇ ਹਾਂ ਇਸ ਦੇ ਨੁਕਸਾਨ ਵੀ ਬਹੁਤ ਨੇ. ਹਾਂਜੀ ਹਾਂ ਬਿਲਕੁਲ ਸਹੀ ਕਿਹ ਰਹੇ ਹੋ ਤੁਸੀਂ ਅਅ ਪਰ ਦੇਖਿਆ ਜਾਏ ਜੇ ਅਅ computer ਦਾ ਆਪਾਂ ਨੂੰ ਫ਼ਾਈਦਾ ਵੀ ਹੈਗਾ ਕਿਉਂਕਿ ਜਿਵੇਂ ਪਿਹਲਾਂ ਬੰਦੇ ਖੁੱਦ ਕੰਮ ਕਰਦੇ ਸੀ. ਅਅ ਗਲਤੀ ਤਾਂ ਇਨਸਾਨ ਤੋਂ ਹੀ ਹੁੰਦੀ ਹੈ ਪਰ ਕੁੱਝ ਨਾ ਕੁੱਝ ਆਉਂਦੀ ਸੀ.

ਇਹ ਵੀ ਪੋਇੰਟ ਹੈਗਾ disadvantages ਜਿਆਦਾ ਨੇ nature ਤੇ ਬਹੁਤ ਜਿਆਦਾ ਫਰਕ ਪੈ ਰਿਹਾ ਇਸ ਚੀਜ਼ ਦਾ ਤੁਸੀਂ ਦੇਖਿਆ ਹੋਣਾ ਕੰਟਰੀਆਂ ਅੱਗੇ ਤੋਂ ਅੱਗੇ develop ਹੋ ਰਹੀਆਂ ਨੇ ਪਰ ਪੇੜ, ਪੇੜ-ਪੌਦੇ ਵਗੈਰਾ ਸਭ ਖ਼ਤਮ ਹੁੰਦੇ ਜਾਂ ਰਹੇ ਹੈ. ਇਨਸਾਨ ਬਸ ਆਪਣੇ ਮਤਲਬ technology ਕੰਨੀ ਜਿਆਦਾ ਧਿਆਨ ਦੇ ਰਿਹਾ ਤੇ future 'ਚ ਲੱਗਦਾ ਕੀ ਹਾਂ ਵੀ nature ਕਾਫੀ ਘੱਟ ਜਾਏਗਾ.

ਜਿਵੇਂ ਆਪਾਂ ਪਹਿਲਾਂ ਦੇਖਦੇ ਸੀ, ਵੀ ਆਪਾਂ ਜਦੋਂ ਹੁੰਦੇ ਸੀ ਪਹਿਲਾਂ ਓਹ ਦੀਵਾਰਾਂ ਤੇ ਲੋਕ teacher ਪੜਾਂਦੇ ਹੁੰਦੇ ਸੀ paper ਨਹੀਂ ਬਣੇ ਸੀ . ਹੈ ਨਾਂ. ਜਦੋਂ ਦੇ paper ਉਨ੍ਹਾਂ ਨੇ ਬਣਾਉਣੇ ਸ਼ੁਰੂ ਕੀਤੇ. ਉਨ੍ਹਾਂ ਨੇ ਪੇੜ ਕੱਟਣੇ, ਜੰਗਲ ਮਤਲਬ ਕੀ ਇੰਨੇ ਕਟਾਈ ਕਰਦੇ ਨੇ ਕਿਉਂਕਿ ਲਕੜੀ ਤੋਂ paper ਬਣਦਾ. ਓਹ ਇੰਨੀ ਕਟਾਈ ਕਰਦੇ ਨੇ ਪੇੜਾ ਦੀ ਕੀ ਜੰਗਲ ਖ਼ਤਮ ਕਰਤੇ ਉੱਥੇ ਸ਼ਹਿਰ ਵਸਾ ਤੇ ਕਾਲੋਨੀ ਜੋ ਵੀ ਘਰ ਪਾ ਤੇ ਉੱਥੇ. ਇਹਦੇ ਨਾਲ ਆਪਣੇ ਜਿਹੜੀ oxygen ਹੈ. ਓਹ੍ਹ ਵੀ ਘੱਟ ਹੁੰਦੀ ਜਾ ਰਹੀ ਹੈ ਪਾਣੀ ਵੀ ਆਪਾਂ ਲੋਕ waste ਕਰ ਰਹੇ ਹੈ. ਪਹਿਲਾਂ ਪਾਣੀ ਲੋਕ ਭਰਨ ਜਾਂਦੇ ਹੁੰਦੇ ਸੀ ਜਦੋਂ ਦੇ tube well ਪਹਿਲਾਂ tube well ਆਏ ਫਿਰ ਉਸ ਤੋਂ ਬਾਅਦ ਹੁਣ submersible ਇੱਕ ਬਟਨ ਦੁਬਾਨਾ, ਜਿੰਨਾ ਮਰਜੀ ਪਾਣੀ ਲੋਕ ਸਵੇਰੇ ਹੀ.

ਹਾਂਜੀ ਹਾਂ ਪਾਣੀ ਇਸ ਕਰਕੇ ਕਾਫੀ ਘੱਟ ਗਿਆ ਆਪਣੀ ਵਿਚੋਂ ਪਹਿਲਾਂ ਬਹੁਤ ਵਧੀਆ ਸੀਗਾ nature ਸੱਬ ਵਧੀਆ ਸੀਗਾ ਪਹਿਲਾਂ. ਲੋਕ ਆਪਣਾ ਝੋਪੜੀਆਂ ਵਿੱਚ ਰਹੰਦੇ ਸੀ ਪਹਿਲਾਂ ਤਾਂ ਹੁਣ ਤਾਂ ਚਲੋ.

ਚਲੋ ਨੁਕਸਾਨ ਤਾਂ ਹੈ ਹੀ

ਫ਼ਾਈਦੇ ਆਪਣੀ ਜਗ੍ਹਾ ਪਰ ਬੰਦਾ ਜੋ ਵੀ ਹੈ ਇਨਸਾਨ ਨੇ ਖੁੱਦ decide ਕਰਨਾ ਹਾਂ ਵੀ ਉਨੇ ਕਿਸ ਚੀਜ਼ ਵਿੱਚ ਆਪਣਾ ਫ਼ਾਈਦਾ ਕਰਨਾ ਤੇ ਨੁਕਸਾਨ ਵੀ ਉਸਦੇ ਹੱਥ 'ਚ ਹੈ.

ਬਾਕੀ ਕੋਈ ਨਹੀਂ smart phone ਲੈਣ ਆਪਾਂ ਇਕੱਠੇ ਚੱਲ ਸਕਦੇ ਹਾਂ. ਮੈਂ free ਹੁੰਨਾ ਅੱਜਕਲ੍ਹ.

smartphone ਮੈਂ ਹੁਣੀ ਤੁਸੀਂ ਜੋ ਗੱਲ ਕਰਕੇ ਹਟੇ ਹੋ ਹੈ ਨਾਂ vivo oppo redmi ਤੇ ਮੈਨੂੰ ਥੋੜਾ oneplus ਬਾਰੇ ਵੀ ਦੱਸੋ. oneplus ਵੀ ਬਹੁਤ ਵਧੀਆ brand ਹੈ ਇਹ ਅਅ American brand ਹੈਗਾ.